ਇਸ ਇੱਕ ਹੋਰ ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹਾਂਗਾ ਕਿ ਜੋ ਆਪਾਂ ਅਖ਼ਬਾਰਾਂ ਵਿੱਚ ਕਿਤੇ ਨਾ ਕਿਤੇ ਸੁਣਿਆ ਹੋਵੇਗਾ ਚੁੱਟਕਲੇ, ਗਜ਼ਲਾਂ ਜਾਂ ਪੰਜਾਬੀ ਵਿੱਚ ਅਖਾਣ ਹੁੰਦੇ ਹਨ, ਉਹ ਵੀ ਕੀ ਮਨੋਰੰਜਨ ਦੇ ਸਾਧਨ ਹਨ। ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਆਪਾਂ ਕਈ ਵਾਰ ਅਕਸਰ ਚੁੱਟਕਲੇ ਲਿਖੇ ਜਾਂ ਗਜ਼ਲਾਂ ਸੁਣਦੇ ਹਾਂ, ਹਾਂ ਇਹ ਬਿਲਕੁਲ ਮਨੋਰੰਜਨ ਦੇ ਸਾਧਨ ਹਨ, ਕਿਉਂਕਿ ਚੁੱਟਕਲੇ ਇੱਕ ਅਜਿਹੇ ਚੀਜ਼ਾਂ ਹਨ, ਜਿਸਨੂੰ ਹਰ ਇਨਸਾਨ ਸੁਣਕੇ ਥੋੜ੍ਹੇ ਸਮੇਂ ਲਈ ਖ਼ੁਸ਼ ਜ਼ਰੂਰ ਹੁੰਦਾ ਹੈ, ਇਸ ਕਰਕੇ ਕਈ ਲੋਕ ਅਜਿਹੇ ਹਨ, ਜੋ ਚੁੱਟਕਲੇ ਦੀਆਂ ਕਿਤਾਬਾਂ ਵੀ ਪੜ੍ਹਣਾ ਪਸੰਦ ਕਰਦੇ ਹਨ, ਕਿਉਂਕਿ ਚੁੱਟਕਲੇ ਸੁਣਨ ਨਾਲ ਹਰ ਇਨਸਾਨ ਦੇ ਅੰਦਰ ਚਾਹੇ ਥੋੜ੍ਹੇ ਸਮੇਂ ਦੇ ਲਈ ਖ਼ੁਸ਼ੀ ਜ਼ਰੂਰ ਆਉਂਦੀ ਹੈ। ਹੋਰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ।

ਅਤੇ ਜਦੋਂ ਤੱਕ ਮਨੁੱਖ ਨੇ ਲਗਾਤਾਰ ਆਪਣਾ ਵਾਧਾ ਅਤੇ ਵਿਕਾਸ ਲਗਾਤਾਰ ਕਰਦਾ ਆ ਰਿਹਾ ਹੈ, ਪੁਰਾਣੇ ਸਮਿਆਂ ਵਿੱਚ ਇਹ ਵੀ ਸੀ ਕਿ ਆਦਿ ਕਾਲ ਵਿੱਚ ਜਦੋਂ ਪੁਰਾਣੇ ਆਪਾਂ ਗੱਲ ਕਰ ਰਹੇ ਰਹੀਏ ਤਾਂ ਜਿਵੇਂ ਕਿ ਇੱਕ ਮਹਾਨ ਬਾਦਸ਼ਾਹ ਦੀ ਆਪਾਂ ਗੱਲ ਕਰ ਲੈਂਦੇ ਹਾਂ ਉਹ ਹੈ ਅਕਬਰ ਅਕਬਰ ਦੇ ਦਰਬਾਰ ਵਿੱਚ ਸੁਣਿਆ ਹੈ ਕਿ ਉਸਦੇ ਨੋਂ ਰਤਨ ਸਨ, ਉਹ ਨੋਂ ਰਤਨ ਵਿੱਚੋਂ ਚਾਰ ਪੰਜ ਰਤਨ ਇਸ ਤਰ੍ਹਾਂ ਦੇ ਸਨ ਜੋ ਉਸਦਾ ਮਨੋਰੰਜਨ ਕਰਨ ਲਈ ਹੁੰਦੇ ਸਨ, ਜਿਵੇਂ ਕਿ ਮੀਆਂ, ਤਾਨਸੇਨ ਅਤੇ ਮੁੱਲਾ ਦੋ ਪਿਆਜ਼ਾ ਜੇ ਇਹ ਇਹਨਾਂ ਆਪਾਂ ਦੋ ਵਿਅਕਤੀਆਂ ਦੀ ਗੱਲ ਕਰਦੇੇ ਹਾਂ ਤਾਂ ਮੀਆਂ ਤਾਨਸੇਨ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਸਾਜੀ ਸੀ, ਜੋ ਆਪਣਾ ਸਾਜ ਵਜਾ ਕੇ ਅਕਬਰ ਨੂੰ ਖ਼ੁਸ਼ੀ ਪ੍ਰਦਾਨ ਕਰਦਾ ਸੀ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 ਮੈਂ ਇੱਕ ਗੱਲ ਹਾਂ ਸੁਣੀ ਹੈ ਮੁੱਲਾ ਦੋ ਪਿਆਜ਼ਾ, ਇੱਕ ਮੈਂ ਗੱਲ ਇਹ ਵੀ ਕਹਿਣਾ ਚਾਹੁੰਦਾ ਹਾਂ ਜੋ ਤੁਸੀਂ ਤਾਨਸੇਨ ਦੀ ਗੱਲ ਕਰ ਰਹੇ ਸੀ, ਤਾਨਸੇਨ ਇੱਕ ਇੰਨਾ ਕੁ ਮਸ਼ਹੂਰ,

Hello ਮੇਰਾ ਨਾਂ ਨਛੱਤਰ ਹੈ ਜੀ ਮੈਂ ਅੰਬਰਸਰ ਤੋਂ ਰਹਿਣ ਵਾਲਾ ਹਾਂ ਠੀਕ ਆ ਜੀ ਮੈਂ ਮੇਰੇ ਘਰਦੇ ਵਿੱਚ ਬਹੁਤ ਜ਼ਿਆਦਾ ਮਜ਼ਬੂਰੀ ਸੀ ਠੀਕ ਹੈ ਜੀ ਮੈਂ ਪਹਿਲਾਂ hotel line ਦੇ ਵਿੱਚ ਕੰਮ ਕਰਦਾ ਸੀ ਠੀਕ ਆ ਜੀ। ਤਾਂ ਮੈਂ ਉੱਥੇ ਚਾਰ ਸਾਲ ਕੰਮ ਦੇ ਵਿੱਚ ਲਾਏ ਜਿੱਥੇ ਮੇਰਾ ਕੁਛ ਨੀ ਬਣਿਆ, ਠੀਕ ਆ, ਉਸ ਤੋਂ ਪਹਿਲਾਂ ਮੈਂ ਬਹੁਤ ਹੀ ਬੁਰੇ ਬੁਰੇ ਕੰਮ ਕੀਤੇ ਨੇ ਜਿੱਦਾਂ ਕਿ ਕੁੜੀ ਦੇ ਮਾਮਲੇ ਦੇ ਵਿੱਚ ਹੋ ਗਿਆ, ਘਰਦਿਆਂ ਨੂੰ ਬਹੁਤ ਜ਼ਿਆਦਾ ਦੁੱਖੀ ਕਰਦਾ ਰਿਹਾ ਸੀ ਮੈਂ ਮੈਂ ਇੰਨਾ ਜ਼ਿਆਦਾ ਆਪਣੇ ਆਪ ਤੋਂ ਦੁੱਖੀ ਹੋ ਗਿਆ ਸੀ ਕਿ ਮੈਂ ਮਰਨ ਵੀ ਕੀਤੀ, ਨਸ਼ਾ ਪੱਤਾ ਵੀ ਹਰ ਇੱਕ ਕਰਕੇ ਦੇਖਿਆ ਮੈਂ, ਕੋਈ ਐਸਾ ਨਸ਼ਾ ਨਹੀਂ ਹੋਏਗਾ ਜਿਹੜਾ ਮੈਂ ਛੱਡਿਆ ਹੋਵੇ ਮੈਨੂੰ ਕੋਈ ਵੀ ਐਸੀ ਚੱਜ ਦੀ ਆਪਣੀ ਜ਼ਿੰਦਗੀ ਨੀ ਲੱਗਦੀ ਸੀ ਕਿ ਮੈਂ ਆਪਣੀ ਜ਼ਿੰਦਗੀ ਕਿਸੇ ਚੱਜ ਦੇ ਪਾਸੇ ਲਾ ਦੇਵਾਂ, ਮੈਂ ਹਰ ਇੱਕ ਕੰਮ ਨੂੰ ਨ~ ਬੁਰੇ ਕੰਮਾਂ ਦੇ ਵਿੱਚ ਲੈ ਕੇ ਜਾਂਦਾ ਸੀ ਮੈਨੂੰ ਕੋਈ ਚੱਜ ਦਾ ਕੰਮ ਵੀ ਦੱਸਦਾ ਸੀ ਤਾਂ

ਮੈਂ ਆਪਣੀ ਜ਼ਿੰਦਗੀ ਨੂੰ ਨਸ਼ੇ ਤੇ ਲਾਉਂਦਾ ਹਰ ਪਾਸੇ ਮੈਂ ਨਸ਼ਾ, ਨਸ਼ਾ, ਨਸ਼ਾ, ਨਸ਼ਾ ਕਰਦਾ ਸੀ ਨਸ਼ਾ ਛੱਡਣ ਵਾਸਤੇ ਮੈਂ ਬਹੁਤ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਨਸ਼ਾ ਛੱਡ ਦੇਵਾਂ, ਪਰ ਮੈਂ ਨਸ਼ਾ ਛੱਡ ਨੀ ਪਾਇਆ, ਮੇਰੇ ਘਰਦੇ ਵਿੱਚ ਮੇਰੀ ਸਿਰਫ਼ ਦਾਦੀ ਆ, ਤੇ ਮੇਰਾ ਛੋਟਾ ਭਰਾ ਹੈ, ਠੀਕ ਆ, ਉਸ ਤੋਂ ਬਾਅਦ ਮੇਰੀ family ਐਸਾ ਮੈਂਬਰ ਨਹੀਂ ਹੈ ਜੋ ਮੇਰੇ ਨਾ ਤਾਂ ਡੈਡੀ ਹੈਗਾ ਹੈ ਨਾ ਮੰਮੀ ਹੈਗੀ ਹੈ। ਨਾ ਕੋਈ ਤਾਇਆ ਚਾਚਾ ਸਾਡੇ ਲਾਗੇ ਲੱਗਦਾ, ਸਾਡੇ ਘਰਦੇ ਵਿੱਚ ਇੰਨੀ ਗ਼ਰੀਬੀ ਸੀ ਕਿ ਸਾਨੂੰ ਕੋਈ ਰਿਸ਼ਤੇਦਾਰ ਵੀ ਨੀ ਪੁੱਛਦਾ ਸੀ ਮੇਰੇ ਘਰਦਿਆਂ ਦੇ ਵਿੱਚ ਕੁਛ ਵੀ ਏਦਾਂ ਦਾ ਕੰਮ ਨਹੀਂ ਹੈਗਾ ਕਿ ਕਿ ਅਸੀਂ ਆਪਣਾ business ਕਰ ਲਈਏ ਜਾਂ ਅਸੀਂ ਆਪਣਾ ਕੋਈ ਘਰਦਾ ਕੰਮ ਖੋਲ ਲਈਏ ਪਰ ਕੋਈ ਵੀ ਕੰਮ ਨੀ ਕਰਦੇ ਸੀ ਆਪਾਂ ਫਿਰ ਮੈਨੂੰ ਉੱਥੇ ਚੰਡੀਗੜ੍ਹ ਵਿੱਚ ਕੰਮ ਦਾ ਮਿਲਿਆ, ਤਾਂ ਮੈਂ ਚੰਡੀਗੜ੍ਹ ਦੇ ਵਿੱਚ ਕੰਮ ਕਰਨ ਆਇਆ, ਮੈਂ ਇੱਥੇ ਚੰਡੀਗੜ੍ਹ ਦੇ ਵਿੱਚ ਜਦ ਆਇਆ ਨਵਾਂ ਨਵਾਂ ਮੈਨੂੰ ਕੰਮ ਦੀ ਸਮਝ ਨਹੀਂ ਆਈ but ਦੋ ਚਾਰ ਦਿਨ ਦਸ ਦਿਨ ਪੰਦਰਾਂ ਦਿਨ ਕੰਮ ਨੂੰ ਸਮਝਿਆ ਅੱਛੀ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰੀ ਫਿਰ ਹੁਣ ਮੈਂ ਕੰਮ ਵਧੀਆ ਤਰੀਕੇ ਨਾਲ ਕਰ ਰਿਹਾਂ ਮੈਨੂੰ ਇੱਥੇ ਮਹੀਨੇ ਦਾ ਸਤਾਰਾਂ ਅਠਾਰਾਂ ਹਜ਼ਾਰ ਰੁਪਇਆ ਬਣ ਜਾਂਦਾ, ਮੈਂ ਇੱਥੋਂ ਮੈਨੂੰ ਲੱਗਦਾ ਵੀ ਮੈਂ ਆਪਣੀ ਜ਼ਿੰਦਗੀ ਬਣਾ ਸਕਦਾਂ ਤਾਂ ਮੈਂ ਆਪਣੇ ਘਰਦਿਆਂ ਦੀ ਜ਼ਿੰਦਗੀ ਬਣਾ ਸਕਦਾਂ।

ਦੇਣੀ ਚਾਹੁਨਾ ਹੁਣ ਮੈਂ ਕੋਈ ਵੀ ਨਸ਼ਾ ਪੱਤਾ ਕਰਨ ਦੀ ਸੋਚਦਾ ਵੀ ਨੀ ਆਂ, ਮੈਂ ਇਸੇ ਕਰਕੇ ਦੂਜਿਆਂ ਨੂੰ ਵੀ ਸਲਾਹ ਦੇਵਾਂਗਾ ਕਿ ਵੀਰੋ ਅਤੇ ਭਰਾਵੋ ਕੋਈ ਨਸ਼ਾ ਨਾ ਕਰਿਓ ਕੋਈ ਆਪਣੀ ਜ਼ਿੰਦਗੀ ਨਸ਼ੇ ਦੇ ਵਿੱਚ ਨਾ ਪਾਇਓ। ਨਾ ਤੁਸੀਂ ਕੋਈ ਗ਼ਲਤ ਪਾਸੇ ਜਾਇਓ ਕਿਉਂਕਿ ਕੁੜੀਆਂ ਦੇ ਵਿੱਚ ਵੀ ਕੁਛ ਨੀ ਰੱਖਿਆ ਕਿਸੇ ਦੇ ਪਿਓ ਦੀ ਧੀ ਦੀ ਜ਼ਿੰਦਗੀ ਖ਼ਰਾਬ ਕਰਕੇ ਲੋਕਾਂ ਤੋਂ ਵੀ ਬਦਨਾਮੀ ਖੱਟੋਗੇ ਆਪਣੇ ਘਰਦਿਆਂ ਨੂੰ ਵੀ ਬਦਨਾਮੀ ਖੱਟਣ ਦਾ

ਤੁਸੀਂ ਆਪਣੇ ਘਰਦਿਆਂ ਨੂੰ ਆਪਣੇ ਉੱਤੇ ਵਿਸ਼ਵਾਸ਼ ਦਿਲਾਓ ਵਧੀਆ ਕੰਮ ਕਰੋ, ਪੜ੍ਹਾਈ ਲਿਖਾਈ ਵੱਲ ਧਿਆਨ ਦਓ ਜਿਸਦੇ ਵਿੱਚ ਤੁਸੀਂ ਵਧੀਆ ਪੈਸੇ ਕਮਾ ਸਕਦੇ ਹੋ ਉਹ ਜਿਹਾ ਕੰਮ ਕਰੋ ਤੁਸੀਂ ਸਾਰੇ ਮੈਂ ਤੁਹਾਨੂੰ ਇਹੀ ਸਲਾਹ ਵੀਰੋ ਤੇ ਭਰਾਵੋ ਆਪਣੇ ਆਪ ਨੂੰ ਤੁਸੀਂ ਬਹੁਤ ਜ਼ਿਆਦਾ ਵਧੀਆ life ਦਓ ਆਪਣੇ ਆਪ ਨੂੰ ਵਧੀਆ ਸਮਝਾਓ ਲਿਖੋ ਤੇ ਆਪਣੇ ਨਸ਼ੇੜੀ ਯਾਰਾਂ ਦੋਸਤਾਂ ਕੋਲ ਨਹੀਂ ਜਾਣਾ। ਕੋਈ ਵੀ ਐਸ~ ਇਹੋ ਜਿਹਾ ਯਾਰ ਦੋਸਤ ਨਾ ਬਣਾਓ ਕਿ ਜਿਹੜਾ ਤੁਹਾਨੂੰ ਨਸ਼ੇ ਪੱਤੇ ਤੇ ਲਾਵੇ, ਇਹੋ ਜਿਹਾ ਯਾਰ ਦੋਸਤ ਬਣਾਓ ਜਿਹੜਾ ਤੁਹਾਨੂੰ ਸਹੀ ਪਾਸੇ ਲਾਵੇ, ਸਹੀ ਰਸਤਾ ਦਿਖਾਵੇ ਸਹੀ ਜ਼ਿੰਦਗੀ ਜਿਊਣ ਦਾ ਤਰੀਕਾ ਦੱਸੇ ਇਹੋ ਜਿਹਾ ਦੋਸਤ ਲੱਭੋ ਇਹ ਜਿਹਾ ਜ਼ਿੰਦਗੀ ਦੇ ਵਿੱਚ ਆਪਣਾ ਕੋਈ ਸਾਥੀ ਲੱਭੋ ਜੋ ਤੁਹਾਨੂੰ ਦੱਸੇ ਕਿ ਬਾਈ ਇਹਦੇ ਵਿੱਚ ਤੇਰਾ ਨੁਕਸਾਨ ਆਂ, ਇਹਦੇ ਵਿੱਚ ਤੇਰਾ ਫ਼ਾਇਦਾ ਹੈ, ਇਹੋ ਜਿਹੇ ਬੰਦੇ ਨਾਲ ਰਹੋਗੇ ਤਾਂ ਤੁਸੀਂ ਆਪਣੀ ਜ਼ਿੰਦਗੀ ਸਵਾਰ ਸਕਦੇ ਜ਼ਿੰਦਗੀ ਸਵਾਰਨ ਲਈ ਵੀਰੇ ਆਪਾਂ ਨੂੰ ਆਪਣੇ ਮਾਂ ਪਿਓ ਤੋਂ ਇਲਾਵਾ ਕੋਈ ਵੀ ਨਹੀਂ ਬੰਦਾ ਮਿਲ ਸਕਦਾ ਜੋ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਸਹੀ ਰਸਤਾ ਦੱਸ ਸਕੇ ਸਾਨੂੰ ਸਾਡੇ ਉੱਪਰ ਤਿੰਨ ਜ਼ਿੰਦਗੀਆਂ ਹੁੰਦੀਆਂਂ ਜਿਵੇਂ ਪਹਿਲਾ ਤੁਹਾਡੀ ਮਾਂ ਫਿਰ ਤੁਹਾਡੇ ਪਾਪਾ ਜੀ, ਠੀਕ ਆ ਜੀ ਫਿਰ ਉਸ ਤੋਂ ਬਾਅਦ ਤੁਹਾਡੀ ਘਰਵਾਲੀ ਘਰਵਾਲੀ ਤੁਹਾਡੇ ਘਰੇ ਆਏਗੀ, ਤਾਂ ਤੁਹਾਨੂੰ ਉਸਦਾ ਖਿਆਲ ਰੱਖਣਾ ਪਏਗਾ ਉਸਦੇ ਖਰਚੇ ਪੂਰੇ ਕਰਨੇ ਪੈਣਗੇ ਹਰ ਇੱਕ ਚੀਜ਼ ਤੁਹਾਨੂੰ ਉਸਦੀ ਲੈ ਕੇ ਦੇਣੀ ਪਊਗੀ ਆਪਣੇ ਬੱਚੇ ਦਾ ਖਿਆਲ ਰੱਖਣਾ ਪਊਗਾ, ਆਪਣੇ ਬੱਚੇ ਦੀ ਜ਼ਿੰਦਗੀ ਬਣਾਉਣੀ ਪਊਗੀ, ਕੋਈ ਵੀ ਨਸ਼ਾ ਪੱਤਾ ਨੀ ਤੁਸੀਂ ਕਰ ਸਕਦੇ ਜੇ ਨਸ਼ਾ ਪੱਤਾ ਕਰੋਗੇ ਤਾਂ ਗ਼ਲਤ ਕੰਮਾਂ ਦੇ ਵਿੱਚ ਪਓਗਾ ਤਾਂ ਘਰਵਾਲੀ ਤੁਹਾਨੂੰ ਤੁਹਾਡੀ ਛੱਡ ਕੇ ਚਲੇ ਜਾਏਗੀ। ਬਾਕੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਤੇ ਤੁਸੀਂ ਆਪਣਾ ਕੰਮ ਕਰੋ ਵਧੀਆ ਤਰੀਕੇ ਨਾਲ ਸਿੱਖੋ, ਸਮਝੋ life ਨੂੰ ਵਧੀਆ ਪਾਸੇ ਲੈ ਕੇ ਜਾਓ

ਵਧੀਆ ਕੰਮ ਕਰੋ ਆਪਣਾ ਬਾਈ ਆਪਣੇ ਭਰਾ ਵੱਲ ਆਪਣੀ ਭੈਣ ਵੱਲ ਜੋ ਵੀ ਤੁਹਾਡਾ ਹੈਗਾ ਉਹਨਾਂ ਦੀ ਜ਼ਿੰਦਗੀ ਬਣਾਉਣ ਵੱਲ ਧਿਆਨ ਦਿਓ, ਕੋਈ ਵੀ ਗ਼ਲਤ ਕੰਮ ਨਹੀਂ ਕਰਨਾ, ਗ਼ਲਤ ਕੰਮ ਕਰਕੇ ਕੋਈ ਫ਼ਾਇਦਾ ਨੀ ਨੁਕਸਾਨ ਆਂ ਆਪਣਾ ਖੁੱਦ ਦਾ, ਨੁਕਸਾਨ ਦੇ ਵਿੱਚ ਆਪਣੀ ਜ਼ਿੰਦਗੀ ਬਰਬਾਦ ਜਾਂਦੀ ਹੈ, ਬਰਬਾਦ ਹੋ ਕੇ ਜੋ ਬੰਦਾ ਫਿਰ ਸਿੱਖਦਾ ਫਿਰ ਕੋਈ ਫ਼ਾਇਦਾ ਨੀ ਵੀਰੇ ਕਿਉਂਕਿ ਬਦਨਾਮੀ ਚਾਰੇ ਪਾਸੋਂ ਮਿਲ ਚੁੱਕੀ ਹੁੰਦੀ, ਜਿੰਨਾ ਮਰਜ਼ੀ ਫਿਰ ਬੰਦਾ, ਸਹੀ ਹੋਣ ਦੀ ਕੋਸ਼ਿਸ਼ ਕਰ ਲਏ ਸਹੀ ਹੋ ਜਾਏ, ਉਹਦਾ ਕੋਈ ਫ਼ਾਇਦਾ ਨੀ, ਉਹਦਾ ਕੋਈ ਮੋਲ ਨੀ ਹੈਗਾ ਤੁਸੀਂ ਕੋਸ਼ਿਸ਼ ਕਰਨੀ ਹੈ ਵੀਰੇ ਕਿ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਤੁਸੀਂ ਆਪਣੇ ਮਾਂ ਪਿਓ ਨੂੰ ਇੱਕ ਇਹੋ ਜਿਹਾ ਦਿਨ ਦਿਖਾਓ ਕਿ ਤੁਹਾਡਾ ਮਾਂਂ ਪਿਓ ਖ਼ੁਸ਼ੀ ਦੇ ਹੰਝੂ ਰੋਵੇ। ਜਿਸ ਦਿਨ ਤੁਸੀਂ ਇਹ ਕੰਮ ਕਰ ਲਓਗੇ ਤਾਂ ਤੁਸੀਂ ਵੀਰੇ ਰੱਬ ਨੂੰ ਪਾ ਲਓਗੇ ਰੱਬ ਵੀ ਤੁਹਾਨੂੰ ਤੁਹਾਡੇ ਮਾਂ ਪਿਓ ਦੀ ਜ਼ਿੰਦਗੀ ਵਧਾ ਸਕਦਾ ਹੈ ਜੇ ਤੁਸੀਂ ਗ਼ਲਤ ਕੰਮ ਕਰੋਗੇ ਤਾਂ ਤੁਹਾਡਾ ਮਾਂ ਪਿਓ ਓਨੀ ਉਹਨਾਂ ਦੀ ਉਮਰ ਘੱਟਦੀ ਜਾਏਗੀ। ਜੇ ਤੁਸੀਂ ਵਧੀਆ ਕੰਮ ਕਰੋਗੇ ਤਾਂ ਉਹਨਾਂ ਦੀ ਉਮਰ ਲੰਬੀ ਹੋ ਜਾਏਗੀ, ਠੀਕ ਆ ਜੀ, ਬਾਕੀ ਤੁਸੀਂ ਆਪਣੇ ਭੈਣ ਦੀ ਸ਼ਾਦੀ ਕਰਨ ਵਾਸਤੇ ਉਸਨੂੰ ਕੋਈ ਵਧੀਆ ਸਮਾਨ ਬਣਾ ਕੇ ਦਓ ਗਹਿਣਾ ਗੱਟਾ ਬਣਾ ਕੇ ਦਓ। ਹਰ ਇੱਕ ਕੰਮ ਦੇ ਵਾਸਤੇ ਤੁਸੀਂ ਕਰੋ ਕਿ ਤੁਹਾਡੀ ਭੈਣ ਜਦ ਵੀ ਤੁਹਾਡੇ ਕੋਲ ਆਵੇ, ਤਾਂ ਉਹ ਹੱਸਦੀ ਹੋਈ ਆਵੇ, ਰੋਂਦੀ ਹੋਈ ਨਾ ਆਵੇ ਜਾਂ ਤੁਹਾਨੂੰ ਗਾਲਾਂ ਕੱਢਦੀ ਨਾ ਆਵੇ।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 ਤੁਹਾਡੀ ਭੈਣ ਦੇ ਰਿਸ਼ਤੇਦਾਰ ਤੁਹਾਡੀ ਭੈਣ ਦੇ ਜੋ ਵੀ ਸਾ~ ਸਾਹੁਰਾ ਹੋਊਗਾ ਸੱਸ ਹੋ ਗਈ ਉਹ ਤੁਹਾਡੇ ਉੱਤੇ ਮਾਣ ਕਰਨਗੇ ਕਿ ਉਹਦਾ ਭਰਾ ਠੀਕ ਆ ਜੀ, ਜੇ ਤੁਸੀਂ ਗ਼ਲਤ ਪਾਸੇ ਲਾਓਗੇ ਤਾਂ ਕੋਈ ਫ਼ਾਇਦਾ ਨੀ ਹੈਗਾ। ਤੁਸੀਂ ਵਧੀਆ ਹੀ ਕੰਮ ਕਰਨੇ ਨੇ, ਵਧੀਆ ਹੀ ਜ਼ਿੰਦਗੀ ਉਹਨਾਂ ਆਪਣੀ ਘਰਦਿਆਂ ਨੂੰ ਦੇਣੀ ਹੈ ਮੈਂ ਇਹੀ ਚਾਹੁਨਾ ਕਿ ਮੈਂ ਜਿੰਨਾ ਚਿਰ ਵੀ ਜੋ ਵੀ ਕੰਮ ਕਰਾਂ ਮੈਂ ਆਪਣੇ ਘਰਦਿਆਂ ਨੂੰ ਵਧੀਆ life ਦੇਵਾਂ, ਤੁਸੀਂ ਇਹ ਸੋਚੋ ਕਿ ਜੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੈਸਾ ਕਮਾ ਕੇ ਕਾਮਯਾਬ ਹੋ ਜਾਓਗੇ,

ਅਸੀਂ ਪੈਸਾ ਕਮਾਉਣਾ ਆਂ, ਸਾਡੇ ਘਰੇ ਰੋਟੀ ਬਣੇਗੀ ਕਿ ਨਹੀਂ ਬਣੇਗੀ, ਜਾਂ ਸਾਡਾ ਕੁਛ ਬਣੇਗਾ ਕਿ ਨਹੀਂ ਬਣੇਗਾ। ਤੁਸੀਂ ਇਹੀ ਸੋਚ ਰੱਖਣੀ ਹੈ ਵੀਰੇ ਕਿ ਅਸੀਂ ਅੱਜ ਕਾਮਯਾਬ ਹੋ ਜਾਈਏ ਜਿਹੜੇ ਸਾਡੇ ਬੱਚੇ ਹੋਣ, ਆਉਣ ਵਾਲੇ ਸਮੇਂ ਦੇ ਵਿੱਚ ਪੈਸਾ ਕਮਾ ਕੇ ਵਧੀਆ ਤਰੀਕੇ ਨਾਲ ਰੋਟੀ ਪਾਣੀ ਖਾਣ, ਠੀਕ ਹੈ ਜੀ ਵਧੀਆ ਜ਼ਿੰਦਗੀ ਜਿਊਣ, ਵਧੀਆ life ਤੁਸੀਂ ਕੋਸ਼ਿਸ਼ ਕਰੋ ਕਿ ਵੀਰੇ ਤੁਸੀਂ ਆਪਣਾ ਹੁਣ ਤੋਂ ਹੀ settle ਹੋ ਜਾਓ ਕਿ ਜਿਹੜੀ ਤੁਹਾਡੀ ਹੁਣ ਤੋਂ ਹੀ ਜ਼ਿੰਦਗੀ ਬਣ ਜਾਵੇ, ਤੁਸੀਂ ਗ਼ਲਤ ਕੰਮ ਦੇ ਵਿੱਚ ਨਹੀਂ ਪੈਣਾ ਵੀਰੇ, ਮੈਂ ਵਾਰ ਵਾਰ ਇਹੀ ਚੀਜ਼ ਕਵਾਂਗਾ ਨਸ਼ੇ ਤੋਂ ਦੂਰ ਰਹੋ, ਨਸ਼ੇ ਤੋਂ ਦੂਰ ਰਹੋ, ਨਸ਼ੇ ਤੋਂ ਦੂਰ ਰਹੋ, ਬਾਕੀ ਸਾਨੂੰ ਭਰਾਵਾਂ ਨੂੰ ਮੇਰੇ ਵੱਲੋਂ ਬਹੁਤ ਹੀ ਜ਼ਿਆਦਾ ਪਿਆਰ ਹੈ, ਜਿਹੜਾ ਤੁਸੀਂ ਇਸ ਕੰਮ ਨੂੰ ਲੈ ਕੇ ਇਸ ਸੋਚ ਨੂੰ ਲੈ ਕੇ ਚੱਲੋਗੇ ਤਾਂ ਵੀਰੇ ਹੁਣ ਤੋਂ ਜ਼ਿੰਦਗੀ ਸਵਰ ਜਾਵੇਗੀ ਤੁਹਾਡੀ ਜ਼ਿੰਦਗੀ ਸਵਾਰਨ ਵਾਸਤੇ ਵੀਰੇ ਆਪਾਂ ਨੂੰ ਬਹੁਤ time ਲੱਗ ਜਾਂਦਾ ਹੈ ਲੇਕਿੰਨ ਵਿਗਾੜਨ ਵਾਸਤੇ ਆਪਾਂ ਨੂੰ time ਨਹੀਂ ਲੱਗਦਾ, ਵਿਗਾੜਨ ਲੱਗੇ ਇੱਕ ਮਿੰਟ ਲੱਗਦਾ ਆਪਾਂ ਨੂੰ ਕੋਸ਼ਿਸ਼ ਕਰਨੀ ਵੀਰੇ ਆਪਾਂ life ਵਧੀਆ ਰੱਖਣੀ ਹੈ ਵਧੀਆ ਹੀ ਜਿਊਣੀ ਹੈ, ਨਸ਼ੇ ਦੇ ਵਿੱਚ ਜ਼ਿੰਦਗੀ ਨਹੀਂ ਪਾਉਣੀ, ਤੁਸੀਂ ਵੀਰੇ ਜ਼ਿੰਦਗੀ ਨੂੰ ਬਣਾਓ, ਜ਼ਿੰਦਗੀ ਬਣਾ ਲਓਗੇ ਤਾਂ ਵੀਰੇ ਤੁਹਾਡਾ ਮਾਂ ਪਿਓ, ਤੁਹਾਡੀ ਵੀ ਘਰਵਾਲੀ ਤੁਹਾਡੇ ਬੱਚੇ ਤੁਹਾਡੇ ਉੱਪਰ ਮਾਣ ਕਰਨਗੇ ਤੇ ਤੁਸੀਂ ਕੋਸ਼ਿਸ਼ ਕਰੋ ਕਿ ਵੀਰੇ ਆਪਾਂ ਹੁਣ ਤੋਂ ਹੀ ਕਾਮਯਾਬ ਹੋਣ ਦੀ ਕੋਸ਼ਿਸ਼ ਕਰੀਏ, ਜੋ ਅੱਜ ਕੱਲ੍ਹ plus two ਕਰ ਰਹੇ ਨੇ engineering ਕਰ ਰਹੇ ਪੜ੍ਹਾਈ ਕਰ ਰਹੇ ਨੇ, ਜਿੰਨਾ ਮਰਜ਼ੀ ਪੜ੍ਹ ਰਹੇ ਨੇ ਜਿੰਨਾ ਮਰਜ਼ੀ ਰਹੇ ਨੇ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

ਹਰ ਇੱਕ ਚੀਜ਼ ਪਿੱਛੇ ਉਹਨਾਂ ਦਾ support ਕੀਤੀ but end ਤੇ ਆ ਕੇ ਉਹ ਕਿਆ ਕਰਦੇ ਨੇ ਆਪਣੇ ਮਾਂ ਪਿਓ ਦੀ ਜ਼ਿੰਦਗੀ ਦਾਅ ਤੇ ਲਾ ਕੇ ਮਰ ਜਾਂਦੇ ਨੇ।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 ਉਹਨਾਂ ਦੀ ਖ਼ੁਸ਼ੀ ਵਾਸਤੇ ਹੀ ਤੁਸੀਂ ਕੰਮ ਕਰਨਾ, ਜੋ ਜਿਸਦੇ ਵਿੱਚ ਉਹਨਾਂ ਦੀ ਖ਼ੁਸ਼ੀ ਹੈ ਤੁਸੀਂ ਉਹੀ ਕੰਮ ਕਰੋਗੇ ਤਾਂ ਤੁਸੀਂ ਰੱਬ ਦੇ ਨਜ਼ਰਾਂ ਦੇ ਵਿੱਚ ਵੀ ਸਹੀ ਹੋ ਜਾਓਗੇ ਵੀਰੇ, ਮੇਰਾ ਤਾਂ ਤੁਹਾਨੂੰ ਇਹੀ ਕਹਿਣਾ ਹੈ,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 ਬਾਕੀ last ਤੇ ਮੈਂ ਇਹੀ ਕਹਿਣਾ ਚਾਵਾਂਗਾ ਜੇ ਕਿਸੇ ਵੀਰ ਭਰਾ ਨੂੰ ਮੇਰੀ ਗੱਲ ਦਾ ਬੁਰਾ ਲੱਗਾ ਹੋਵੇ ਤਾਂ sorry ਵੀਰ ਜੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਠੀਕ ਆ ਜੀ okay good night ਜੀ। Suji ਨੇ ਖੁਦ ਵੇਖਿਆ, ਇੱਥੇ ਇਹ ਪੰਜਾਬੀ ਜੋ ਪੰਜਾਬ ਤੋਂ ਗਲਤ ਕੰਮ ਕਰਦੇ ਆ ਡਰਦੇ ਡਰਦੇ ਗੋਰਿਆਂ ਦੇ ਕਾਨੂੰਨ ਦੇ ਹਿਸਾਬ ਨਾਲ ਰਹਿੰਦੇ ਆ, ਜੋ ਕਿ ਇੱਥੇ ਸਾਰੇ ਗੱਡੀ ਸੜਕ ਦੇ ਸਹੀ ਪਾਸੇ ਚਲਾਉਂਦੇ ਆ, ਕੋਈ ਤੇਜ਼ੀ ਨੀ ਹੁੰਦੀ। ਇੱਥੇ ਕੋਈ ਬੱਚਿਆਂ ਨੂੰ ਚਪੇੜ ਨਹੀਂ ਮਾਰਦਾ ਕਿਉਂਕਿ ਉਹ ਖੁਦ ਜ਼ੇਲ ਪੁੱਜ ਸਕਦੇ ਆ ਸੋ ਇੰਝ ਹਰ ਦਿਨ ਦਿਹਾੜ ਲੰਘਦਾ ਰਿਹਾ। ਪਰ ਹਾਲੇ Suji ਉਹਨੂੰ Crawley ਨਹੀਂ ਲੈ ਕੇ ਜਾਣਾ ਚਾਹੁੰਦੀ date ਕਰਨ ਤੋਂ ਪਹਿਲਾਂ Max ਤੇ ਦੂਜਿਆਂ ਨਾਲ ਬਾਹਰ ਜਾਂਦੀ ਹੁੰਦੀ ਸੀ ਪਰ ਜਦ ਦੀ John ਦੇ ਨਾਲ ਫਿਰਦੀ ਸੀ Max ਦੋਨਾਂ ਨੂੰ ਦੇਖ ਕੇ ਸੜਨ ਲੱਗ ਪਿਆ। ਈਰਖਾ ਨਾਲ ਜੁੱਸਾ ਭਰ ਗਿਆ ਉਹਦਾ, ਬਿੰਦ ਕੁ ਪਹਿਲਾਂ Max ਨੇ ਦਫ਼ਤਰ 'ਚ ਸਭ ਸਾਹਮਣੇ Fuji ਨੂੰ date ਤੇ ਬੁਲਾਇਆ ਸੀ ਪਰ Fuji ਨੇ ਉਹਨੂੰ ਨਕਾਰਿਆ ਸੀ। ਇਹ ਗੱਲ Suji ਤੇ John ਦੇ ਮਿਲਣੇ ਤੋਂ ਪਹਿਲਾਂ ਹੋਈ ਸੀ। ਜਦ Max ਨੂੰ John ਬਾਰੇ ਪਤਾ ਲੱਗਾ, ਬਹੁਤ ਗੁੱਸਾ ਲੱਗਿਆ ਬਾਹਰ ਜਦ ਉਹਨੇ ਉਹਦੇ ਸਾਹਮਣੇ Suji, John ਨੂੰ ਮਿਲਦੀ ਸੀ, ਚਿੜ ਖਾ ਕੇ ਉਹਨਾਂ ਵੱਲ ਵੇਖਦਾ ਰਿਹਾ। ਜਿੱਥੇ John ਨਾਲ ਗੱਲਾਂ ਬਾਤਾਂ ਦਿਲਚਸਪੀ ਵਾਲੀਆਂ ਸੀ, ਦਫ਼ਤਰ 'ਚ Max ਤਾਂ ਪੁੱਠੀਆਂ ਗੱਲਾਂ ਕਰਦਾ ਰਹਿੰਦਾ। Max ਦੇਖਣ 'ਚ John ਦਾ ਸੀ। ਉਹਦਾ ਪੂਰਾ ਪੁੱਠਾ। ਜਿੱਥੇ John ਲੰਬਾ ਸੀ Suji ਦਾ ਕੱਦ John ਦੀ ਹਿੱਕ ਤੱਕ ਹੀ ਪਹੁੰਚਦਾ ਸੀ। Max ਗੋਲਮੋਲ ਸੀ ਸ਼ਕਲ ਸੂਰਤ ਸੀ। ਹਰੀ ਜਾਂ ਪੀਲੀ ਕਮੀਜ਼ ਦੇ ਨਾਲ ਤੇ ਉਹਦੇ ਵੀ ਵਾਲ ਸੀ। ਪਰ ਰੰਗ ਦੇ Einstein ਵਰਗੇ ਉੱਥੇ ਬੜੇ ਦਾਗ ਸੀ ਤੇ ਐਨਕਾਂ ਜਿਦਾਂ ਚੰਨਾਂ ਨੂੰ ਲੁਕਾਉਂਦੇ ਸੀ ਜ਼ੁਬਾੜਾ ਭਾਰਾ ਸੀ ਤੇ ਸਿਰ ਗੁਬਾਰੇ ਜਿੱਡਾ ਸੀ। Max ਦੇ ਹੱਥ ਹਥੌੜੀਆਂ ਸੀ, ਬਾਹਾਂ ਲੰਮੀਆਂ, ਲੱਤਾਂ ਨਿੱਕੀਆਂ ਮੁੱਡੀਆਂ ਮਾਸ ਤੋਂ ਮੁੜ੍ਹਕਾ ਲਗਾਤਾਰ ਆਉਂਦਾ ਸੀ। ਉਹਦੀ ਕਮੀਜ਼ ਪਸੀਨੇ ਨਾਲ ਹਮੇਸ਼ਾ ਭਿੱਜੀ ਹੁੰਦੀ ਸੀ ਤੇ ਉਹਦੀਆਂ ਐਨਕਾਂ ਗੋਲ ਸੀ। ਅੱਖਾਂ ਨੂੰ ਕਰਦੀਆਂ ਸੋ ਉਹਨਾਂ ਨੂੰ ਵੱਡੇ ਕਰਕੇ ਉਹਨਾਂ ਦਾ ਐਨਕਾਂ ਲੁਕਾਉਂਦੀਆਂ ਤੋਂ ਦੀਆਂ ਗੱਲਾਂ ਹੀ Suji ਨੂੰ ਡਰਾਉਂਦੀਆਂ ਸੀ। Suji ਦੇ ਨੇੜੇ ਆ ਕੇ ਫ਼ਿਲਮਾਂ ਬਾਰੇ ਜਦ ਵੀ ਤਕਨੀਕੀ ਗੱਲ ਬਾਰੇ ਗੱਲਾਂ ਕਰਨ ਲੱਗ ਜਾਂਦਾ ਸੀ। ਕੋਈ ਤਕਨੀਕੀ ਚੁਟਕਲਾ ਕਰਦਾ ਸੀ। ਫਿਰ ਆਪਣੇ ਚੁਟਕਲਿਆਂ ਤੇ ਹੱਸਦਾ ਸੀ। ਆਦਮੀ ਸੀ ਨਾਲੇ ਬਹੁਤ ਸੀ। ਜਿਵੇਂ ਕਿ ਇੱਕ ਦਿਨ Suji ਨੂੰ ਆਖਿਆ ਸਾਡੇ ਨਾਲ ਹੀ ਅੱਜ club ਸ਼ੱਬ ਚੱਲ, ਆਪਾਂ ਵੀ ਸਵਾਦ ਕਰ ਲੈਂਦੇ ਆਂ, Suji ਨੇ ਉਸ ਵੱਲ ਘੂਰ ਕੇ ਵੇਖਿਆ ਫਿਰ ਇੱਕ ਵਾਰੀ ਦਫ਼ਤਰ ਵਿੱਚ Suji ਨੇ ਭਾਰਤ ਬਾਰੇ ਗੱਲਾਂ ਸੰਗਤ ਨਾਲ ਸ਼ੁਰੂ ਕਰ ਲਈਆਂ ਜਦ ਸੰਗਤ ਸ਼ਰਵਣ ਤੋਂ ਪਰਾਂ ਸੀ ਹੱਸ ਕੇ Suji ਨੂੰ ਕਿਹਾ fatty ਲੋਕਾਂ 'ਚ ਕੀ ਦਿਲਚਸਪੀ ਐ, ਸਾਡੇ ਮੁਲਕ ਚੋਂ ਕੱਢਣੇ ਚਾਹੀਦੇ ਆ। ਸ਼ੰਮੋ ਭਾਰਤੀ ਆ Suji ਨੇ ਬਿਨਾਂ ਸੋਚ ਕੇ ਕਿਹਾ ਉਹੀ ਗੱਲ ਨਹੀਂ ਸਾਰੇ ਲੋਕ ਤੁਸੀਂ ਇੱਕੋ ਜਿਹੇ ਓਂ, ਤੂੰ ਤਾਂ ਕੁੱਤਾ ਈ ਏ ਕਹਿ ਕੇ Suji ਚੁੱਪ ਹੋ ਗਈ ਸੀ। ਜੇ ਮੈਂ ਉਸ ਦਿਨ ਉਥੇ ਹੁੰਦੀ Max ਨੇ ਹਿੰਮਤ ਨਹੀਂ ਸੀ ਕਰਨੀ ਏਦਾਂ ਕਹਿਣ ਦੀ, ਇਹ David ਹੀ ਸੀ ਉਹਨੇ ਸਿਰਫ ਮੁਸਕੜੀ ਦਿੱਤੀ ਪਰ ਚੁੱਪ ਰਿਹਾ। ਸੋ ਜਦ John, Suji ਇੱਕ ਦੂਜੇ ਨਾਲ ਬਹੁਤ ਮਿਲਣ ਲੱਗ ਪਏ, ਈਰਖਾ ਲੈ ਕੇ Max ਉਨ੍ਹਾਂ ਦੀ ਹਰ ਰਾਤ ਪਿੱਛਾ ਕਰਨ ਲੱਗ ਗਿਆ। ਦੂਰੋਂ ਉਨ੍ਹਾਂ ਵੱਲ ਤਾੜਦਾ ਜਿੱਥੇ ਹਰ ਥਾਂ ਜਿੱਥੇ ਜਾਂਦੇ ਸੀ ਉਹ ਨਿਗ੍ਹਾ ਤੋਂ ਉਹਲੇ ਹੁੰਦਾ ਸੀ। ਮਾਸੂਸੀ ਤੇ ਦਾ ਨਰਕੀ ਹੋ ਗਿਆ। ਸ਼ਾਇਦ John, Suji ਵਾਸਤੇ ਇੱਕ ਖਤਰਾ Max ਫੂਕ ਫੂਕ ਕੇ ਪੈਰ ਰੱਖਦਾ ਸੀ ਇਸ ਕਰਕੇ Suji ਤੇ John ਨੂੰ ਕਦੀ ਪਤਾ ਨਹੀਂ ਲੱਗਿਆ ਕਿ ਤਕਰੀਬਨ ਹਰ ਰੋਜ਼ ਉਹਨਾਂ ਦਾ ਪਿੱਛਾ ਕਰਦਾ। ਸਾਹਮਣੇ ਪਰ ਲੁਕਿਆ ਹੋਇਆ ਜਿਦਾਂ ਕਿਰਲੀ ਕੰਧ ਉੱਤੇ ਬੈਠੀ ਹੁੰਦੀ ਪਰ ਦਿਸਦੀ ਨਈ ਪੂਰੇ ਦੋ ਮਹੀਨਿਆਂ ਬਾਅਦ ਇੱਕਦਮ ਹਟ ਗਿਆ।

ਜਿੰਨ੍ਹਾ ਪਿੱਛੇ ਛਾਤੀਆਂ ਦੀ ਗੋਲਾਈ ਦਿਸਦੀ ਸੀ ਨਿਗਲਦੀਆਂ। ਅੱਖਾਂ ਜੋ ਅੱਖਾਂ ਨਹੀਂ ਸੀ ਪਰ ਪਾਪ ਦਾ ਦੁਰਾਚਾਰੀ ਦੂਰਬੀਨ ਸੀ। ਦੂਰੋਂ ਨਿਰੂਪਣ ਸ਼ਕਤੀ ਚੱਲ ਰਹੀ ਸੀ ਹੋ ਗਿਆ। ਦਫ਼ਤਰ 'ਚ ਹੁਣ Suji ਨੂੰ ਸਤਾਉਣੋ ਹਟ ਗਿਆ। ਬੋਲਣੋ ਹਟ ਗਿਆ, Suji ਨੂੰ ਤਾਂ ਵੈਸੇ ਹੀ ਭੁੱਲ ਗਿਆ। ਜਿੰਨਾ ਕੁ ਕੰਮ ਦਾ ਮਤਲਬ ਸੀ ਉਨਾਂ ਹੀ ਬੋਲਦੀ ਵਰਤਦੀ ਸੀ। ਹੋ ਸਕਦਾ ਹਾਲੇ ਵੀ ਉਨ੍ਹਾਂ ਤੇ ਅੱਖ ਰੱਖਦਾ ਹੋਵੇ। ਉਨ੍ਹਾਂ ਨੂੰ ਪਰ ਮਾਲੂਮ ਨਹੀਂ ਸੀ। ਸੋ ਉਹਨੂੰ ਕੁ ਅਹ ਕਈ ਚਿਰ ਲੱਗਿਆ John ਉੱਤੇ ਕਰਨ

ਉਹਨੂੰ ਪ੍ਰੇਮ ਕਰਾਂਂ ਪਰ ਡਰ ਸੀ ਡਰ ਤੋਂ ਪਰ ਲਾਜ਼ਮੀ ਸ਼ਰਤ ਵੱਲੋਂ ਰਾਜ਼ ਰੱਖਣਾ ਹੀ ਪੈਣਾ ਸੀ। ਪਰ ਇਹ ਭੇਤ ਕੁੜਮਾਚਾਰੀ ਦੇ ਰਾਹ 'ਚ ਹੀ ਆਉਂਦਾ ਸੀ। ਡਰ ਸੀ ਕਿ ਭਾਵੇਂ Suji ਖੁਦ ਬਾਹਰੋਂ ਗੋਰੀ ਸੀ। ਚਿੱਟੇ ਸੀ ਮਾਸ ਰੰਗ ਖਾਲੀ ਸੀ ਅੰਦਰੋਂ ਤਾਂ ਉਹ ਸੀ ਜੋ ਬਚਪਨ ਤੋਂ ਰਹੀ ਪੰਜਾਬਣ ਗੰਦਲ ਰੰਗ ਦੀ ਡਰ ਸੀ ਕਿ ਇਸ ਕਰਕੇ ਜਦ John ਦਾ ਮਾਸ ਸਾਹਮਣੇੈ ਆਇਆ ਉਹ ਉੱਥੋਂ ਮੁੜ ਜਾਏਗੀ। ਮਾਸ ਦੇਖ ਕੇ ਲੂੰ ਕੰਡੇ ਖੜੇ ਹੋ ਜਾਣਗੇ। ਸਾਫ਼ ਸੁਥਰੇ ਗੋਰੇ ਰੰਗ ਦਾ ਪੰਜਾਬੀ ਇੱਕ ਚੀਜ਼ ਆ ਪਰ ਕੌਮਾਂ ਦਾ ਮਾਸ ਤਾਂ ਕੱਚੇ ਆਟੇ ਵਰਗੈ ਖੱਲ, ਇਸ ਤਰ੍ਹਾਂ ਦਾ ਜੁੱਸਾ ਵੀ ਕਿਸੇ ਨੂੰ ਸੱਚਮੁੱਚ ਪਿਆਰ ਸੀ, ਮਨੋਵਿਗਿਆਨ ਸੀ ਕੋਈ ਗੋਰੇ ਨਾਲ ਦਾ ਤੇ ਇਸ ਰੁਕਾਵਟ ਨੇ ਉਹਨੂੰ ਹੁਣ ਤੀਕਰ John ਨੂੰ Crawley ਸੱਦਣ ਤੋਂ ਹਟਾਇਆ ਸੀ। ਫਿਰ ਇੱਕ ਦਿਨ Fuji ਨੂੰ John ਨੇ phone ਕਰਕੇ ਜ਼ੋਰ ਦੇਣੇ ਪਾਇਆ। ਇੱਕ ਪੱਖ ਵੱਲੋਂ Suji ਦਾ ਕਲੇਜਾ ਉੱਛਲਦਾ ਸੀ ਕਿ John ਉਹਨੂੰ Crawley ਵੇਖਣ ਆ ਰਿਹਾ ਸੀ। ਦੂਜੇ ਪਾਸੇ ਡਰਦੀ ਵੀ ਸੀ ਪਰੇਸ਼ਾਨ ਕਿ ਇੱਕ ਦਿਨ ਤਾਂ ਕਦਮ ਚੁੱਕਣਾ ਹੀ ਸੀ। ਹੁਣ ਕਿਉਂ ਨਹੀਂ। ਰੋਜ਼ ਉਮਰ ਵੱਧਦੀ ਸੀ ਜਿਉਣ ਦਾ ਮੌਕਾ ਸੀ। ਪਰ Suji ਨੂੰ ਸਮਝ ਨਹੀਂ ਸੀ ਕਿ ਹੁਣ ਕਿਉਂ John ਨੂੰ ਐਸੀ ਕਾਹਲ ਸੀ। ਫਿਰ ਵੀ ਗਈ, ਇਹੀ ਸੋਚ ਮਨ ਚੋਂ ਲੰਘੀ ਕਿ ਗੁਆਂਢੀ ਕੀ ਸੋਚਣਗੇ ਤੇ ਚੇਤਾ ਆ ਗਿਆ ਕਿ ਉਹਦੇ ਨਗਰ ਵਿੱਚ ਤਾਂ ਗੋਰੀ ਰਹਿੰਦੀ ਏ ਨਾ ਕਿ ਇੱਕ ਤਨਹਾ ਪੰਜਾਬਣ। Suji, Crawley train station ਖਲੋਈ ਸੀ John ਨੂੰ ਉਡੀਕਦੀ। ਠੰਡਾ ਦਿਨ ਸੀ। ਕਣਕ ਬੱਦਲ ਹੋ ਚੁੱਕਾ ਸੀ। ਵਾਂਗਰ ਆਲੇ-ਦੁਆਲੇ ਇਮਾਰਤ ਸਾਰੇ concrete ਦੇ ਸਨ। ਨਿਰਾਸ਼ਾਜਨਕ ਆਈ ਸੀ, Fuji ਨੇ ਵੇਖਿਆ ਕਿ ਇੰਗਲੈਂਡ 'ਚ ਬਹੁਤ ਤਰ੍ਹਾਂ ਦੇ ਨਗਰ ਆ। ਜਿਦਾਂ Crawley ਸੀ, ਜਿੱਥੇ ਆਮ ਜਨ ਅਹ ਆਮ ਗਰੀਬ ਜਨਤਾ ਵੱਸਦੀ ਸੀ ਜਾਂ ਪਿੰਡ

ਜਦ ਪੰਜਾਬ 'ਚ Suji ਰਹਿੰਦੀ ਹੁੰਦੀ ਸੀ, ਸੋਚਦੀ ਸੀ ਕਿ ਮੈਂ ਤਾਂ ਬਹੁਤ ਬੇਕਿਸਮਤ ਅਹ ਕਿਸਮਤ ਮੁਲ਼ਕ 'ਚ ਰਹਿਣੀ ਆਂ। ਜ਼ਰੂਰ ਬਾਹਰਲੇ ਗੋਰੇ ਦੇਸ਼ ਭਾਰਤ ਤੋਂ ਬਿਹਤਰੀਨ ਹਨ ਪਰ ਆ ਕਿ ਵੇਖ ਲਿਆ ਕਿ ਚੰਗਾ ਪਾਸਾ ਤੇ ਭੈੜਾ ਪਾਸਾ ਹੁੰਦਾ। ਚੰਗਾ ਪਾਸਾ ਸੀ ਜਿੱਥੇ ਆਮ ਲੋਕ ਭਾਰਤ 'ਚ ਨੰਗੇ ਤੇ ਗਰੀਬ ਸੀ। ਉੱਥੇ ਹਰ ਗਰੀਬ ਆਦਮੀ ਕੋਲ ਛੱਤ ਸੀ। ਮਕਾਨ 'ਚ ਰਹਿੰਦੇ ਸੀ। ਕੋਈ ਕੋਈ ਥਾਂ ਹੀ ਪੁਲਾਂ ਹੇਠ ਜਾਂ ਸੜਕਾਂ ਉੱਤੇ ਇੱਕ ਦੋ ਭੁੱਖੇ ਨੰਗੇ ਤੰਗ ਹਾਲਤ 'ਚ ਪਏ ਸੀ। ਪਰ ਅਸੂਲ ਸੀ ਹਰ ਅਸੂਲ ਸੀ ਤੇ ਕਾਨੂੰਨ ਤੇ ਸਮਾਜ ਦੀ ਨਜ਼ਰ 'ਚ, ਸਭ ਬਰਾਬਰ ਸਨ। ਸੜਕਾਂ ਸਾਫ ਸਨ, ਪਾਣੀ ਵੀ ਸਾਫ। ਦੁਰਲੱਭ ਵੇਲੇ ਘੱਟ ਜਾਂਦੇ ਸੀ। ਸ਼ਾਇਦ ਇੱਕ ਵਾਰੀ ਦਸਾਂ ਸਾਲਾਂ ਚ। ਪਰ ਦੂਜੇ ਪਾਸੇ ਭੈੜੇ ਪਾਸੇ ਉਹੀ ਮਕਾਨਾਂ 'ਚ ਗਰੀਬ ਢੱਕੇ ਸਨ। ਜਿਨ੍ਹਾਂ ਅਹ ਜਿਦਾਂ ਪੰਜਾਬੀ ਕੰਮ ਨਹੀਂ ਕਰਦੇ, ਪਰ ਜਦ ਬਾਹਰਲਾ ਬੰਦਾ ਵੀ ਆ ਕੇ ਨੌਕਰੀ ਕਰ ਲੈਂਦਾ ਫਿਰ ਗਾਲ ਕੱਢ ਕੇ ਉਹਨੂੰ ਭਈਆ ਆਖਦੇ ਇੰਝ ਹੀ UK 'ਚ ਹੁੰਦਾ ਸੀ, ਭਾਰਤੀ ਤੇ ਹੋਰਾਂ ਨਾਲ ਗਾਲ ਤੇ ਗਾਲ ਕਿ ਆਪਣੇ ਦੇਸ਼ ਵਾ ਅਹ ਵਾਪਿਸ ਪਰਤੋ। ਨੌਕਰੀਆਂ ਘੱਟ ਸੀ। ਅਮੀਰ ਗਰੀਬ ਦਾ ਫਾਸਲਾ ਸੀ, ਇਮਾਰਤਾਂ ਪਿੱਛੇ, ਸਫਾਈ ਪਿੱਛੇ ਹਰ ਆਮ ਇੱਕ ਦੂਜੇ ਨਾਲ ਰਹਿੰਦੇ ਸੀ। ਖਿਝਦੇ ਸੀ। ਅੱਜਕੱਲ ਵਿਦੇਸ਼ਾਂ ਲਈ ਨਫਰਤ ਹੀ ਸੀ। ਆਮ ਨਗਰਾਂ 'ਚ ਉਦਯੋਗ ਸੀ, ਕਾਮੇ ਲੋਕ ਹੀ ਰਹਿੰਦੇ ਸੀ। Crawley ਉਨ੍ਹਾਂ ਨਗਰਾਂ ਚੋਂ ਸੀ Crawley ਦੀ ਆਬਾਦੀ ਤਕਰੀਬਨ ਇੱਕ ਲੱਖ ਸੱਤ ਹਜ਼ਾਰ London ਤੋਂ jBrighton ਤੋਂ ਉੱਤਰ ਵੱਲ ਚੰਡੀਗੜ੍ਹ ਵਾਂਗ ਆਯੋਜਿਤ ਸ਼ਹਿਰ ਐ ਜਿਹਨੂੰ ਪੰਜਾਹਵੇਂ ਦਹਾਕੇ ਚ ਥਾਪਿਆ ਸੀ। ਇੱਕ ਹਵਾਈ ਅੱਡੇ ਲਾਗੇ ਐ ਜਦ ਗੋਰਿਆਂ ਨੇ specific ਮਹਾਂਸਾਗਰ ਤੇ ਟਾਪੂ ਨੂੰ ਕਾਬੂ ਕੀਤਾ ਤੇ ਉੱਥੇ military ਅੱਡਾ ਬਣਾਇਆ ਉੱਥੋਂ ਦੇ ਲੋਕ ਕੱਢ ਦਿੱਤੇ। ਅਹ ਸਾਰੇ Crawley 'ਚ ਫਸੇ ਹੋਏ ਐ ਪੰਜ ਪ੍ਰਤੀਸ਼ਤ ਆਬਾਦੀ ਭਾਰਤੀ ਤੇ ਪਾਕਿਸਤਾਨੀ ਐਂ ਰੇਲਗੱਡੀ London ਦੇ ਹਰ ਨੇੜਲੇ district ਅਹ ਤੱਕ ਪਹੁੰਚ ਸਕਦੀ ਐ so ਇਸ ਕਰਕੇ Suji ਇੱਥੇ ਜਾਣ ਨੂੰ ਉਡੀਕਦੀ ਐ। ਤਦ ਰੇਲਗੱਡੀ ਆ ਖੜੀ ਤਦ ਦੇ ਯਾਤਰੀ ਉੱਤਰ ਗਏ Suji ਆਲੇ-ਦੁਆਲੇ ਝਾਕੀ, ਜਨਤਾ 'ਚ John ਦੇ ਰੁਕ ਲੱਭਣ ਨੂੰ। ਹੋਰ ਸਾਰੇ ਆਪਣੇ ਰਾਹ ਤੁਰ ਪਏ। train ਦੇ ਕਈ ਬੂਹੇ ਸੀ ਸਾਰੇ ਤੇਜ਼ੀ ਨਾਲ ਸਰਕ ਕੇ ਖੁੱਲੇ ਜਦ ਲੋਕ ਬਾਹਰ ਹੋ ਚੁੱਕੇ ਉਨ੍ਹੀ ਛੇਤੀ ਬੂਹੇ ਸਰਕ ਕੇ ਬੰਦ ਹੋ ਗਏ ਸੰਘਣਾ platform ਜਨਤਾ ਨਾਲ ਭਰਿਆ ਕਰਕੇ ਨਜ਼ਰ ਨਹੀਂ ਆਉਂਦੇ ਸੀ ਪਰ ਸਮੂਹ ਜਾਪਦਾ ਸੀ। ਜਲਦੀ ਵਿੱਚ ਹੀ ਸਮੂਹ ਖਿੰਡ ਗਿਆ John ਹਾਰਕੇ Suji ਦੇ ਸਾਹਮਣੇ ਕੱਲਾ ਖਲੋਇਆ ਇੱਕ ਮੁੰਡੇ ਦੇ ਮੁੱਖੜੇ ਤੇ ਓਹੀ ਮੁਸਕਾਨ ਜਿਸ ਨਾਲ ਦੁਨੀਆਂ ਨੂੰ ਹਮੇਸ਼ਾ ਕਰਦਾ ਸੀ Suji ਨੇ ਤੇ ਉਸ ਵੱਲ ਵਧੀ ਫਿਰ ਉਹਦੇ ਬੁੱਲਾਂ ਨੂੰ ਚੁੰਮਿਆ। ਜ਼ਬਰਦਸਤੀ ਨਾਲ ਚੁੰਮਿਆ ਕਿਉਂ ਕਿ ਇਸ ਮੁਲਕ 'ਚ ਆਪਣਾ ਸਮਾਜ ਦੇ ਸਾਹਮਣੇ ਉਭਰਨਾ ਗਵਾਰਾ ਸੀ।

ਇੱਕ ਦੂਜੇ ਨਾਲ ਫਾਲਤੂ ਗੱਲਾਂ ਕਰਦੇ ਜਾਂਦੇ Suji ਦੇ ਘਰ ਪੁੱਜ ਕੇ ਲਾਂਘੇ 'ਚ ਮੁੱਖ ਬੂਹੇ ਛੱਡ ਕੇ ਜੱਫੀਆ ਪਾਈਆ Suji ਨੂੰ ਨਚਾਉਣ ਵਾਸਤੇ ਛੱਮਕ-ਛੱਲੋ ਹੋ ਗਈ। ਅੱਜ ਆਪਣੇ ਘਰ Suji ਖੁੱਲੀ ਹੋ ਗਈ ਸੀ ਬੇਫਿਕਰ ਚੁੰਮ ਕੇ John ਨੂੰ ਖੁਦ ਹੀ ਗੋਰੀ ਸੀ ਕਿੰਨੇ ਦੇਰ ਲਈ ਹੁੜਕ ਪੀ ਸਕਦੀ ਸੀ ਨਾਰੀ ਵੀ ਆਦਮੀ ਦੇ ਬਰਾਬਰ ਐ ਉਸ ਵਾਂਗ ਹੀ ਅਹ ਜੀਅ ਕਰਨਾ ਚਾਹੁੰਦੀ ਐ ਤੇ ਉਸ ਵਾਂਗ ਤੀਵੀਂ ਕੋਲ ਵੀ ਭਾਵਨਾਵਾਂ ਹੁੰਦੀਆ, ਬੰਦਿਆਂ ਨੇ ਇੱਕ ਪੁੱਠਾ ਦਸਤੂਰ ਬਣਾਇਆ ਕਿ ਸਮਾਜ ਸਾਹਮਣੇ ਜਾਂ ਘਰ ਦੇ ਵਿੱਚ ਆਦਮੀ ਔਰਤ ਵੱਲ ਗਮਜੋਸ਼ੀ ਵਿਖਾ ਸਕਦਾ ਕੀ ਨਾਰੀ ਨੀ ਭਾਵੁਕ ਹੋ ਸਕਦੀ ਮੁੰਡੇ John ਦੇ ਚਿੱਟਾਪਣ ਬਾਰੇ ਸੋਚਿਆ ਸੀ ਪਾਸੇ ਮਾਰ ਦਿੱਤਾ ਤੇ ਖੁਦ ਕਰਕੇ ਬੇਪ੍ਰਵਾਹ ਹੋ ਕੇ ਉਹਨੂੰ ਚਿੰਬੜ ਗਏ ਦੋਨੋਂ ਉੱਪਰ ਚਲੇ ਗਏ ਸਨ Suji ਦੀ ਖੁਆਬਗਾਹ ਵੱਲ ਫਿਰ ਉਹਨੇ John ਦੇ ਜੋਰਦਾਰ ਜੁੱਸੇ ਵੱਲ ਦੇਖਿਆ। ਉਹਦਾ ਪਿੱਡਾ ਅਹ ਪਿੰਡਾ ਸਖਤ ਸੀ ਪਤਲਾ ਤੇ ਲੂਆਂ ਹਿੱਕ ਮੁੜਕੇ ਨਾਲ ਚਿਲਕਦਾ ਸੀ। ਢਿੱਡ ਦੇ ਅੱਠ ਵਿੱਚੋਂ

ਝਾਤੀ ਮਾਰ ਰਹੀਆਂ ਸੀ Suji ਨੂੰ ਇਕਦਮ ਪਿਆਰਾ ਅਤੇ ਭਾਉਣਾ ਜਾਪਦਾ ਸੀ John ਨੇ Suji ਨੂੰ ਆਪਣੀਆਂ ਅੱਖਾਂ ਨਾਲ ਆਪਣੇ ਵੱਲ ਖਿੱਚ ਲਿਆ ਜਿੱਦਾਂ ਮਛਿਆਰੇ ਅਹ ਮੱਛੀ ਨੂੰ ਸੂਤੀ ਡੋਰ ਨਾਲ ਫੜ ਲੈਂਦੇ ਆ। ਕਾਸ਼ ਜੇ ਕੇਵਲ ਐਸਾ ਹੁੰਦਾ ਪਰ ਇਹ ਤਾਂ ਰਾਣੀ ਦੀ ਸੋਚ ਸੀ John ਵੱਲ ਤਾਂ Suji ਵੱਧ ਰਹੀ ਸੀ। ਉਸ ਲਾਗੇ ਪੁੱਜ ਕੇ ਆਪਣੇ ਚਿੱਟੇ ਚੋਗੇ ਨੂੰ ਛੱਡ ਦਿੱਤਾ ਰਾਤ ਚੁੱਪ-ਚਾਪ ਨੂੰ ਹੋ ਗਈ ਸਭਾਤ ਦਾ button, John ਨੇ ਚਾਲੂ ਕੀਤਾ। ਚਾਨਣਾ ਕਰ ਦਿੱਤਾ। ਇੱਕ ਕੰਧ ਉੱਤੇ ਇੱਕ ਮੱਖੀ ਟਿਕੀ ਸੀ। ਬੱਤੀ ਜਗਾਉਣ ਨਾਲ ਭੀਂ-ਭੀਂ ਕਰਦੀ ਇੱਧਰ-ਉੱਧਰ ਉੱਡਣ ਲੱਗ ਪਈ ਕਮਰੇ ਦੇ ਮੱਧ ਰਸੋਈ ਮੇਜ਼ ਖਲੋਇਆ ਸੀ। ਉਹਦੇ ਦੋ ਪਾਸੇ ਕੁਰਸੀਆਂ ਸਾਫ਼ ਖੜੀਆਂ ਸੀ John ਇੱਕ ਤੇ ਬਹਿ ਗਿਆ John ਨੇ ਚਿੱਟੀ ਟੀ-ਸ਼ਰਟ ਪਾਈ ਸੀ ਤੇ ਕਾਲੇ ਦੌੜਨ ਵਾਲੇ ਬੂਟ ਉਹਦੇ ਮਗਰ Fuji ਆਪਣੇ ਸੌਣ ਵਾਲੇ ਲੀੜਿਆਂ 'ਚ ਆ ਗਈ ਤੇ Fridge ਦੇ ਬੂਹੇ ਨੂੰ ਖੋਲ ਕੇ ਦੁੱਧ ਦਾ ਪੀਪਾ ਕੱਢ ਲਿਆਈ ਇੱਕ glass ਆਪਣੇ ਵਾਸਤੇ ਮੇਜ਼ ਉੱਤੇ, ਦੂਜਾ glass, John ਵਾਸਤੇ ਦੁੱਧ 'ਚ ਕੇ John ਨਾਲ ਬੈਠ ਗਈ ਚਾਹ ਪੀਣੀ ਨਹੀਂ ਫਿਰ ਜਾਂ beer ਦੁੱਧ ਹੀ ਠੀਕ ਐ। ਜਵਾਬ 'ਚ John ਨੇ ਸਿਰ ਹਾਂ 'ਚ ਹਿਲਾਇਆ so ਅੱਜ Crawley ਆਉਣ ਦੀ ਕਾਹਲੀ ਕੀ ਸੀ, ਗਲਤ ਨਾ ਸਮਝੀ ਮੈਂ ਤਾਂ ਬਹੁਤ ਖੁਸ਼ ਆਂ Suji ਨੇ John ਨੂੰ ਖੀਵਾ ਪ੍ਰਦਰਸ਼ਨ ਦਿੱਤਾ ਇਕਦਮ John ਨੇ Suji ਵੱਲ ਭਰਮੀ ਨਿਗਾ ਨਾਲ ਦੇਖਿਆ। Fuji ਦਾ mood ਬਦਲ ਗਿਆ ਇਕਦਮ ਸਮਝ ਗਈ ਕਿ ਕੋਈ ਗੱਲ ਕਰਕੇ ਇਹ ਇੱਥੇ ਆਇਆ ਪਹਿਲੀ ਸੋਚ ਸੀ ਕਿ Fuji ਨੂੰ ਛੱਡਣ ਲੱਗਾ ਸੀ ਖੈਰ ਹੁਣ ਇੱਕ ਦੂਜੇ ਨਾਲ ਟੇਢੇ ਹੋ ਚੁੱਕੇ ਸੀ, ਹੁਣ ਆਪਣਾ ਆਨੰਦ ਪੂਰਾ ਕਰਕੇ ਤੇ ਗੋਰਿਆਂ ਵਾਂਗ ਖਿਸਕ ਕੇ Suji ਨੂੰ ਪਿਆਰ ਕਰਨ ਲੱਗਾ ਸੀ Suji ਆਪਣੀਆਂ ਸੋਚਾਂ 'ਚ ਖੁਦ ਗਲਤ ਬਣ ਰਹੀ ਸੀ John ਗੰਭੀਰ ਵੀ ਤਾਂ ਹੋ ਸਕਦੈ ਕੇ ਉਹਦੀ ਨੌਕਰੀ ਚਲੀ ਗਈ ਜਾਂ ਉਹਦੀ ਕੋਈ ਦੋਸਤ ਦੁੱਖ 'ਚ ਸੀ ਜਾਂ ਉਹਦੀ ਰਿਸ਼ਤੇਦਾਰੀ 'ਚ ਕੋਈ ਅਹ ਤੁਰ ਪਿਆ ਵਗੈਰਾ-ਵਗੈਰਾ। ਕਿੰਨਾਂ ਸੋਚੀ ਜਾਵੇ ਤੇ ਆਪਣੇ-ਆਪ ਨੂੰ ਕਮਲੀ ਕਰ ਰਹੀ ਸੀ, ਗੱਲ ਸਿੱਧੀ ਆਖਣੀ ਚਾਹੀਦੀ ਹੈ ਫਿਰ ਵੀ ਮੇਰੇ ਕੋਲ ਆਇਐ ਮੇਰਾ ਆਸਰਾ ਉਹਨੂੰ ਚਾਹੀਦਾ, ਮੈਨੂੰ ਦਾਤ ਦੇਣੀ ਚਾਹੀਦੀ ਐ। ਬਿੰਦ ਕੁ ਪਹਿਲਾਂ Suji ਡਰ ਰਹੀ ਸੀ ਹੁਣ John ਦਾ ਹੱਥ ਆਪਣੇ ਹੱਥਾਂ ਵਿੱਚ ਸੰਭਾਲ ਲਿਆ। ਆਵਦੀਆਂ ਅੱਖਾਂ ਨਾਲ ਉਹਦੇ ਨੈਣ ਫਰੋਲੇ। ਸਵਾਲੀਆ ਨਜ਼ਰ ਨਾਲ ਆਖਿਆ, ਜੋ ਮੂੰਹ ਨਾਲ ਪੁੱਛ ਨਹੀਂ ਸਕੀ। John ਜਵਾਬ 'ਚ ਆਪਣੀਆਂ ਅੱਖਾਂ ਨੂੰ ਹੇਠਾਂ ਕਰਕੇ ਆਪਣੇ ਦੂਜੇ ਹੱਥ ਨਾਲ Suji ਦੀ ਗੱਲ ਨੂੰ ਛੋਹ ਕੇ ਨਰਮ ਆਵਾਜ਼ 'ਚ ਬੋਲਿਆ ਛੱਡ ਅਫਸੋਸ, ਮੈਨੂੰ ਸ਼ਰਮ ਆਉਂਦੀ ਐ ਮੈਂ ਤੈਨੂੰ ਬਹੁਤ ਪਿਆਰ ਕਰਦਾ ਜਰੂਰੀ ਐ ਕਿ ਇਹ ਗੱਲ ਸਮਝੇਂ, ਸਮਝਦੀ ਐਂ ਨਾ good ਤੈਨੂੰ ਇੱਕ ਗੱਲ ਦੱਸਣੀ ਐ ਮੇਰੇ ਬਾਰੇ ਜਿਸ ਨਾਲ ਸ਼ਾਇਦ ਪੈਰ੍ਹਾਂ ਹੇਠੋਂ ਜ਼ਮੀਨ ਨਿਕਲ ਜਾਣੀ ਐਂ। ਹੁਣ John ਦੇ ਹੱਥ Suji ਦੇ ਹੱਥਾਂ ਨੂੰ ਪਕੜ ਕੇ ਆੜ ਦੇ ਰਹੇ ਸੀ, ਗੱਲ ਕੀ ਐ Suji ਹੁਣ ਤਰਾਸ ਨਾਲ ਭਰ ਗਈ ਸੀ Suji ਨੂੰ ਸ਼ੱਕ ਪੈਣ ਲੱਗਾ ਕਿ John ਨੇ ਖੁਦ ਕੁਝ ਕੀਤਾ।

Suji ਨੇ John ਦੇ ਹੱਥੋਂ ਆਪਣੇ ਹੱਥ ਪਰ੍ਹਾਂ ਖਿੱਚ ਲਏ ਅਕਸਰ John ਨੂੰ ਕਿੰਨ੍ਹਾਂ ਜਾਣਦੀ ਸੀ ਏਸ ਮੁਲਕ ਵਿੱਚ। ਇੱਕ ਦੂਜੇ ਨੂੰ ਕੌਣ ਕਿੰਨ੍ਹਾਂ ਕੁ ਜਾਣਦੈ, ਹਰ ਆਪਣੇ ਨਿੱਕੇ ਜੇ ਘਰ 'ਚ ਦਿਨ-ਰਾਤ ਰਹਿੰਦੈ ਦਫਤਰ ਤੋਂ ਮਕਾਨ, ਮਕਾਨ ਤੋਂ ਦਫਤਰ ਜਾਂਦੇ। ਹਰ ਗੁਆਂਢੀ ਓਪਰਾ ਹੁੰਦੈ ਖਾਸ ਟੱਬਰ ਦੇ member ਵੀ ਪਰਾਏ ਹੋ ਸਕਦੇ ਐ ਸਮਾਜ 'ਚ ਸ਼ਾਮਿਲ ਹੋਣ ਦਾ ਵਕਤ ਵੀ ਘੱਟ ਮਿਲਦੈ।

John ਦੀਆਂ ਨੀਵੀਆਂ ਕਰੀਆਂ ਅੱਖਾਂ ਫਰਸ਼ 'ਤੇ ਟਿਕੀਆਂ ਸੀ ਜਦ ਇਹ ਗੱਲ ਜਾਹਿਰ ਹੋਈ Suji ਕਾਫੀ ਦੇਰ ਲਈ ਚੁੱਪ ਰਹੀ, ਫਿਰ John ਨੂੰ ਤੋੜਵਾਂ ਜਵਾਬ ਦਿੱਤਾ ਕਿਸ ਤਰ੍ਹਾਂ ਦੀਆਂ ਚੋਰੀਆਂ, ਚੋਰੀਆਂ ਜਾਂ ਲੁੱਟ ਲੋਕਾਂ ਨੂੰ ਕੁੱਟ-ਕੁਟਾਪਾ। ਆਹ ਨਾਲ ਅਧੀਨ ਕੀਤਾ ਜਾਂ ਤੂੰ ਉਹਨਾਂ ਗੁੰਡਿਆਂ 'ਚੋਂ ਐ ਜੋ Herion, ਚਿੱਟਾ ਜਾਂ ਅਫ਼ੀਮ ਵੇਚਦੈ। ਮੈਨੂੰ ਕਿਵੇਂ ਪਤਾ ਜੇ ਤੂੰ ਖੂਨੀ ਨਹੀਂ ਐ ਫਿਰ ਇਹ ਸਚਮੁੱਚ ਤੇਰੇ ਮਗਰ ਕਾਤੋਂ ਐ ਕੀ ਕੀਤੈ ਈ , ਤੂੰ ਇਹ ਦੱਸ Suji ਦੇ ਕੋਸੇ, ਕੋਸੇ ਅੱਥਰੂਆਂ ਨੂੰ ਪਲਕਾਂ ਖਾ ਰਹੀਆਂ ਸਨ, ਮੈਂ ਸੱਚ ਦੱਸਦਾ Suji, ਜੇ ਸੱਚ ਨਹੀਂ ਦੱਸਣਾ ਸੀ ਤੇ ਮੈਂ, ਮੈਂ ਤੈਨੂੰ ਕੋਈ ਵੀ ਹੋਰ ਗੱਪ ਛੱਡ ਸਕਦਾ ਸੀ ਤੈਨੂੰ ਤਾਂ ਪਤਾ ਵੀ ਨੀ ਲੱਗਣਾ ਸੀ ਕਿ ਕਿਉਂ ਅਸਲੀਅਤ ਚ ਇੱਥੇ ਆਇਆ ਸੀ ਸੋ ਮੈਂ ਕੁਝ ਬਹੁਤ ਵੱਡਾ ਨਹੀਂ ਕੀਤਾ, ਹਾਂ ਚੋਰਾਂ 'ਚ ਸ਼ਾਮਿਲ ਆਂ ਸਾਡੇ ਪੈਸੇ ਚੋਰ-ਬਜ਼ਾਰੀ 'ਚੋਂ ਬਣਦੇ ਨੇ ਕੋਈ ਧੱਕੜ ਗੁੰਡਾ ਨਹੀਂ ਆਂ smuggling ਹੁੰਦੀ ਐ trucks ਤੇ Europe ਤੋਂ England ਮਾਲ ਜਾਂਦਾ ਅਹ ਲਿਆ ਜਾਂਦੈ। ਬੱਸ ਹੋਰ ਕੁਝ ਨਹੀਂ। ਤੁਹਾਡੇ ਵਰਗੇ ਲੋਕ ਜੋ ਮਾਲ ਕਰ ਨਹੀਂ ਲਾਉਣਾ ਚਾਹੁੰਦੇ ਉਹਨਾਂ ਦਾ ਫਾਇਦਾ ਕਰ ਰਹੇ ਐ। ਪਹਿਲਾਂ ਨੀਂ ਸਿਆ Suji ਵਿੱਚੋਂ ਚਾਂਗ ਨਿਕਲ ਆਈ John ਨੇ ਕੁੱਝ ਨਹੀਂ ਬੋਲਿਆ ਹੁਣ ਦੋਨ੍ਹਾਂ ਦੇ ਵਿਚਾਲੇ

Suji ਨੂੰ ਆਪਣੀ ਹਿੱਕ ਨਾਲ ਲਾ ਲਿਆ ਉਹਦੀਆਂ ਬਾਹਾਂ ਵਿੱਚ ਉੱਭੇ ਸਾਹ ਭਰਦੀ Suji ਦਾ ਜਿਸਮ ਹੁਜਕੇ ਮਾਰਦਾ ਸੀ ਆਪਣੇ ਆਪ ਵਿੱਚ Suji ਆਪ ਨਾਲ ਹੀ ਗੁੱਸੇ ਸੀ ਕਿ ਇਸ ਆਦਮੀ ਨਾਲ ਸਾਂਝ ਪਾਈ, ਪਰ ਹੁਣ ਤਾਂ ਉਸ ਨਾਲ ਬਿਸਤਰ ਸਾਂਝਾ ਹੋ ਚੁੱਕਾ ਸੀ, ਸੱਚ ਸੀ। ਉਸ ਨਾਲ ਭਰ ਪਿਆਰ ਹੋ ਚੁੱਕਾ ਸੀ ਕਿਸੇ ਨੂੰ ਅਮ ਕਿਸੇ ਨੂੰ ਉਹਨੇ ਮਾਰਿਆ ਤਾਂ ਨਹੀਂ ਸੀ ਕਿਸੇ ਦੇ ਜਬਰਦਸਤੀ ਤਾਂ ਲੱਗਦਾ ਕੀਤਾ ਨਹੀਂ। ਉਂਝ ਜੋ ਪਤਾ ਸੀ ਉਹੀ ਬਿਆਨ ਸੀ ਜੋ John ਨੇ ਦਿੱਤਾ ਫਿਰ ਵੀ ਏਦਾਂ ਦੀ ਗੱਲ ਤਾਂ ਬਣਾਈ ਹੀ ਥੋੜਾ ਆਹ ਬਣਾਈ ਦੀ ਥੋੜਾ ਹੁੰਦੀ ਆ ਆਪਣੇ ਆਪ ਨੂੰ ਕੌਣ ਚੋਰ ਆਖਦਾ। ਜੀਅ ਕਰਦਾ ਸੀ ਸਿਮਰਤ ਨੂੰ phone ਘੁੰਮਾਉਣ ਲਈ ਤੇ ਆਪਣੇ ਜੀਅ ਕਰਦੈ ਤੇ ਆਪਣੀ ਮਾਂ ਬੋਲੀ 'ਚ ਦਿਲ ਦੀਆਂ ਗੱਲਾਂ ਕਰਨ ਨੂੰ ਕਾਸ਼, ਇਹ ਵੀ ਨਹੀਂ ਹੋ ਸਕਦਾ ਸੀ। ਉਹ ਹੁਣ ਕੀ ਸੋਚੂਗੀ ਜੇ ਉਹਨੂੰ ਦੱਸਿਆ ਗਿਆ ਕਿ ਇੱਕ ਪਲ ਵਾਸਤੇ ਆਖਣ ਦਾ ਸੋਚਿਆ, ਪਰ ਇਸ ਨਿਰਨੇ ਤੋਂ ਸਹਿਮ ਗਈ। ਨਹੀਂ John ਉਹਦਾ boyfriend ਹੀ ਸੀ ਉਹਦਾ ਯਾਰ ਸੱਜਣ ਸੀ

ਉਹਤੇ Suji ਨਿਰਾਸ਼ ਸੀ ਸੱਚ ਸੀ ਕਿ Suji ਕੱਲੇ ਆਸ਼ਿਕ ਨਾਲ ਨਿਰਾਸ਼ ਨਹੀਂ ਸੀ ਪਰ ਦੇ ਸੱਚ ਰੂਪ ਕਰਕੇ ਹੋ ਚੁੱਕੀ ਸੀ ਕਈ ਗੱਲਾਂ ਸੀ ਜੋ ਹੋਰੇ ਨਿਕਲੀਆਂ। ਜਿਹੜੇ ਸੁਪਨੇ ਪੰਜਾਬ 'ਚ ਬੈਠ ਕੇ ਲੈਂਦੀ ਸੀ ਉਹ ਅੱਧ ਤਾਂ ਛਾਏ ਈ ਸਨ, Suji ਰੋਜ ਉੱਠ ਕੇ ਕੰਮ ਤੇ ਅਹ ਗਈ John ਘਰ 'ਚ ਬੈਠਾ T. V ਦੇਖਦਾ ਸੀ, ਕਸਰਤ ਕਰਦਾ ਸੀ, ਖਾਣਾ ਲੈਣ ਲਈ Suji ਜਾਂਦੀ ਸੀ John ਨੇ ਗੁਆਂਢੀਆਂ ਤੋਂ ਗੁਰੇਜ ਕੀਤਾ ਪਰਦਿਆਂ ਪਿੱਛੇ ਰਹਿੰਦਾ ਸੀ ਕਈ ਦਿਨ ਤਾਂ ਨਾ T. V ਲਾਇਆ ਨਾ ਕਿ radio ਚਲਾਇਆ ਏਦਾਂ ਲੱਗਦਾ ਸੀ ਘਰ ਕੋਈ ਨਹੀਂ ਸੀ। ਜੋ ਆਪਣੇ ਗੁੰਡੇ ਮਿੱਤਰਾਂ ਨਾਲ ਗੱਲਬਾਤ ਕਰਦਾ ਸੀ ਆਪਣੇ mobile 'ਤੇ ਜਦੋਂ ਅੱਧੀ ਰਾਤ ਬਾਹਰੋਂ ਜਾ ਕੋਈ ਸੜਕ ਦੇ phone 'ਚੋਂ ਕੀਤਾ। ਤੇ ਜਦ Suji ਘਰ ਆਉਂਦੀ ਸੀ ਥੱਕੀ-ਟੁੱਟੀ John ਨੇ ਪਹਿਲਾਂ ਹੀ ਕੁਝ ਗਰਮਾ-ਗਰਮ ਮੇਜ਼ ਤੇ ਟਿਕਾਇਆ ਹੁੰਦਾ ਸੀ ਰਾਤਾਂ ਪਿਆਰ 'ਚ ਬੀਤ ਜਾਂਦੀਆ ਸੀ ਇਸ ਕਰਕੇ Suji ਤਾਂ ਆਨੰਦ ਲੈਣ ਲੱਗ ਪਈ ਸੀ। ਛੇਤੀ ਇਹ ਭੁਲਾ ਦਿੱਤਾ ਵੀ ਕਾਤੋਂ ਉਹਦੇ ਘਰ ਉਹਦੇ ਘਰ John ਸੀ ਉਸ ਵਾਸਤੇ ਤਾਂ ਜਿੰਦਗੀ ਦੀ ਸਾਂਝ ਕਰਨ ਵਾਸਤੇ ਸੀ, ਏਸ ਅਹ ਬੇਗਾਨੀ Hello

ਬਸ ਵਧੀਆ, ਤੁਸੀਂ ਦੱਸੋ? ਜੀ ਜੀ ਮੈਂ ਵੀ ਵਧੀਆ ਇੱਕਦਮ, ਹੋਰ ਪਰਿਵਾਰ ਸਭ ਕਿਵੇਂ? ਬਸ ਵਧੀਆ ਤੁਸੀਂ ਦੱਸੋ ਘਰ ਪਰਿਵਾਰ ਠੀਕ ਠਾਕ? ਜੀ ਜੀ ਸਾਰੇ ਵਧੀਆ ਜੀ, ਤੇ ਮੈਨੂੰ ਨਾ ਅਹ ਤੁਹਾਡੇ ਕੋਲੋਂ ਕੁੱਝ information ਚਾਹੀਦੀ ਸੀ, ਅਬਦੁਲ ਕਲਾਮ ਜੀ ਬਾਰੇ, ਤੁਸੀਂ ਮੈਨੂੰ ਦੱਸ ਸਕਦੇ ਉਹਨਾਂ ਬਾਰੇ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

ਅਬਦੁਲ ਕਲਾਮ ਜੀ ਬਾਰੇ ਦੱਸ ਸਕਦੀ ਹਾਂ।

ਅਹ ਅਬਦੁਲ ਕਾਲਮ ਜੀ ਤਾਂ ਸਾਡੇ ਭਾਰਤ ਦੇ ਰਤਨ ਨੇ, ਅਬਦੁਲ ਕਾਲਮ ਜੀ ਦਾ ਜਿਹੜਾ ਜਨਮ ਹੈ, ਪੰਦਰਾਂ ਅਕਤੂਬਰ ਉੱਨੀ ਸੌ ਇਕੱਤੀ ਵਿੱਚ ਹੋਇਆ ਸੀ। ਠੀਕ ਹੈ ਤੇ ਇਹ ਇੱਕ ਨਾ ਭਾਰਤੀ ਵਿਗਿਆਨੀ ਸੀ, ਜੋ ਕਿ ਭਾਰਤ ਦੇ ਗਿਆਰਵੇਂ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ,

ਤੇ ਅਬਦੁਲ ਕਲਾਮ ਭਾਰਤ ਦੇ,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 ਤੇ ਇਹ ਉਹ ਇੱਕ engineer ਅਤੇ ਵਿਗਿਆਨੀ ਵੀ ਸਨ ਤੇ ਰਾਸ਼ਟਰਪਤੀ ਬਣਨ ਤੋਂ ਬਾਅਦ ਕਲਾਮ ਜੀ ਸਾਰੇ ਦੇਸ਼ ਵਾਸੀਆਂ ਦੀਆਂ ਨਜ਼ਰਾਂ ਵਿੱਚ ਬਹੁਤ ਹੀ ਸਤਿਕਾਰਨ ਤੇ ਨਿਪੁੰਨ ਵਿਅਕਤੀ ਰਹੇ ਹਨ।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

ਤੇ ਉਹਨਾਂ ਦੇ ਆਰੰਭਿਕ ਜੀਵਨ ਬਾਰੇ ਕੁੱਝ ਦੱਸ ਸਕਦੇ ਹੋ ਕਿ ਉਹਨਾਂ ਦਾ ਸ਼ੁਰੂਆਤੀ ਦਾ ਜੀਵਨ ਜਿਹੜਾ ਸੀ, ਉਹ ਕਿਹੋ ਜਿਹਾ ਸੀ? ਹਾਂਜੀ ਮੈਂ ਦੱਸ ਸਕਦੀ ਹਾਂ ਬਿਲਕੁਲ

ਤੇ ਵਿੱਚ ਇੱਕ ਮਧਿਅਮ ਵਰਗ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ ਇਹਨਾਂ ਦਾ ਜਨਮ,

ਤੇ ਇਹਨਾਂ ਦੇ ਪਿਤਾ ਦਾ ਨਾਮ ਜੈਨੁਲ~ ਜੈਨੁਲਾਬਦੀਨ ਸੀਗਾ,

ਤੇ ਉਹ ਨਾ ਤਾਂ ਉਹ ਜ਼ਿਆਦਾ ਪੜ੍ਹੇ-ਲਿਖੇ ਸਨ,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

ਅਹ ਗਰੀਬ ਪਰਿਵਾਰ ਤੋਂ ਹੋਣ ਕਰਕੇ ਅਬਦੁਲ ਕਲਾਮ ਜੀ ਨੇ ਪਰਿਵਾਰ ਦੀ ਆਮਦਨੀ ਵਿੱਚ ਹਿੱਸਾ ਪਾਉਣ ਲਈ ਛੋਟੀ ਉਮਰ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਇਹਨਾਂ ਨੇ। ਹਾਂਜੀ ਤੇ ਇਹ ਪਰਿਵਾਰ ਵਿੱਚ ਸਾਂਝੇ ਰਹਿੰਦੇ ਸੀ।

ਤੇ ਇਹਨਾਂ ਦੇ ਪਰਿਵਾਰ ਦੀ ਜਿਹੜੀ ਗਿਣਤੀ ਸੀ ਉਹਨਾਂ ਦਾ ਅਨੁਮਾਨ ਗੱਲੋਂ ਹੀ ਲਗਾਇਆ ਜਾ ਸਕਦਾ ਹੈ ਇਹ ਆਪ ਖੁੱਦ ਪੰਜ ਭਰਾ ਸੀ ਅਤੇ ਪੰਜ ਭੈਣਾਂ ਸੀ ਇਹਨਾਂ ਦੀਆਂ ਤੇ ਘਰ ਵਿੱਚ ਤਿੰਨ ਪਰਿਵਾਰ ਰਿਹਾ ਕਰਦੇ ਸੀ,

ਤੇ ਇਹਨਾਂ ਦੇ ਜੀਵਨ ਉੱਤੇ ਆਪ ਦੇ ਪਿਤਾ ਦਾ ਬਹੁਤ ਪ੍ਰਭਾਵ ਰਿਹਾ,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

ਹਾਂਜੀ ਤੇ ਉਹਨਾਂ ਦੀ ਵਿਦਿਆ ਬਾਰੇ ਕੁੱਝ ਦੱਸ ਸਕਦੇ ਹੋ ਕਿ ਉਹਨਾਂ ਨੇ ਜਿਹੜੀ ਆਪਣੀ ਪੜ੍ਹਾਈ ਸੀ ਉਹ ਕਿਸ ਤਰ੍ਹਾਂ complete ਕੀਤੀ ਸੀ, ਕਿਹੜੀ ਭਲਾਈ ਪੜ੍ਹਾਈ ਜਿਹੜੀ ਸੀ complete ਕੀਤੀ ਸੀ

ਪੰਜ ਸਾਲ ਦੀ ਉਮਰ ਵਿੱਚ ਹੀ ਇਹਨਾਂ ਨੇ ਨਾ ਰਾਮੇਸ਼ਵਰਮ ਦੇ ਪੰਚਾਇਤ ਮੁਢਲੀ ਪਾਠਸ਼ਾਲਾ ਵਿੱਚ ਉਹਨਾਂ ਨੇ ਵਿਦਿਆ ਹਾਸਲ ਕੀਤੀ,